ਅੱਛਾ ਉਹਨੇ ਤੈਨੂੰ ਸੱਦ ਕੇ ਉੱਥੇ ਕਿੱਦਾਂ ਓਹ ਵੜੇਵੇਂ ਲੈਣੇ

ਨਾ

ਹੂ ਹੁਣ ਹੋਰ ਕਿਥੇ ਕਰਵਾਉਣਾ ਜਿੱਥੇ ਤੇਐ ਕਹਿਣਾ ਉੱਥੇ ਤੇ ਮੈਂ ਕਰਵਾਉਣਾ ਹੀ ਨਹੀਂ ਚਲ ਤੂੰ ਆਪਣਾ ਵਿਆਹ ਕਰਵਾ ਲੈ ਪਹਿਲਾਂ ਤੇਐ ਪਹਿਲਾਂ ਹੀ ਉਹਦੇ ਨਾਲ ਅਟੀਆਂ ਸਟੀਆਂ ਲਾ ਕੇ ਰੱਖਣੀ ਆਂ ਮੇਰਾ ਕਿਆ ਬਣੂੰਗਾ ਬਾਦ ਚੋਂ ਨਾ ਨਾ ਮੈਂ ਏਦਾਂ ਦੀ ਨਹੀਂ ਹਾਂ ਫੇਰ ਕਿੱਦਾਂ ਹੋਇਆ ਕਰਨਾ ਸ਼ੌਂਕਣ ਸੈਂਕਨੇ ਸ਼ੌਂਕਣ ਸੈਂਕਨੇ ਸ਼ੌਂਕਣ ਸੈਂਕਨੇ ਚੱਪਣੀ ਚ ਪਾਣੀ ਲੈ ਕੇ ਡੁੱਬ ਮਰ

ਅਰਮਾਨ ਮਲਿਕ ਦੀ story ਸੋਨਿ ਦੀ ਹੈ ਸੋਨਿ ਵੀ ਹੈ ਮੈਂ ਦੇਖੀ ਵੀ ਹੈ ਉਹਦੀ ਦੋਂਨੇਂ

ਤੂੰ ਦਫ਼ਾ ਹੋ ਉਹਨੂੰ ਮੈਨੂੰ ਹੋਏ ਐਹੋ ਜਿਹੇ ਸ਼ੌਕ ਹੈ ਨਹੀਂ ਨਹੀਂ ਮੈਂ ਤੈਨੂੰ ਦੱਸਾਂਗੇ ਹੁਣ ਤੂੰ ਸੈਂਕਨੇ ਦੀ ਗੱਲ ਲਾਈਨਾ ਫੇਰ ਮੈਨੂੰ ਚੇਤਾ ਆ ਗਿਆ ਨਾ ਦੋ ਸੌਂਕਣਾ ਦੀ ਗੱਲ

ਪੱਕੀਆਂ ਸਹੇਲੀਆਂ

ਹੂ ਪੱਕੀਆਂ ਸਹੇਲੀਆਂ ਦੀਆਂ ਹੈ ਕੌਣ ਤੂੰ ਕਿਆ ਚਾਂਦੀ ਕਿ ਤੇ ਤੇਰੇ ਕਰਕੇ ਮੈਂ ਵੀ ਆਪਣਾ ਬੰਦਾ ਦੇ ਦੇਣਾ ਨਾ ਮੈ ਏਦਾਂ ਦਾ ਕੁਛ ਨਹੀਂ ਕਹਿੰਦੀ

ਤੈਨੂੰ ਦੱਸਿਆ ਹੈ ਨਾ ਮੈਂ ਪੂਜਾ ਵੀ ਕਈ ਵਾਰ ਉਸ ਦੇ ਬਾਰੇ ਗੱਲ ਕਰਦੀ ਸੀ ਨਾ। ਪੂਜਾ ਦਾ ਤੇ ਪੂਜਾ ਦਾ ਤੇ ਖਿਆਲ ਹੋਣਾ ਤਾਂ ਕੀ ਤੈਨੂੰ ਲੈ ਜਾਵੇ ਨਾਲ ਉਹ ਮੇਰਾ ਕੋਈ ਇੱਦਾਂ ਦਾ ਇਰਾਦਾ ਨਹੀਂ ਹੈ

ਕੀ ਦੇ ਨਾਲ

ਕਿੰਨੇ ਉਈ ਉਹਦਾ ਘਰਵਾਲਾ ਉਸ ਨੂੰ ਮਜ਼ਾਕ ਕਰਦਾ ਥਾ ਤੂੰ ਕਹਿ ਤੂੰ ਹੈ ਨਹੀਂ ਇਹਨਾਂ ਹੁਰਪਰਾ ਜੀਹਦੇ ਨਾਲ ਮੈਂ ਗੱਲਬਾਤ ਕਰਨੀ ਤੂੰ ਕਹਿ ਤੂੰ ਕਹਿ ਤੈਨੂੰ ਪੂਜਾ ਮਿਲ ਗਈ ਬਥੇਰੀ ਐ ਆਇਆ ਖੜਾ ਮੇਰੇ ਮੂੰਹ ਨੂੰ ਤੈ ਬੱਚਾ ਬੋਲਿਆ ਨਹੀਂ ਕੁੱਝ ਵੀ ਉਹਨੂੰ ਮਜਾਕ ਵਿੱਚ ਥਾ ਸਾਰਾ ਕੁੱਛ ਕਿਆ ਬੋਲਣਾ ਥਾ ਮਜਾਕ ਦੇ ਵਿਚ ਦਸ ਬੋਲਿਆ ਕਿੱਦਾਂ ਪੂਜਾ ਦੇ ਦਿਲ ਵਿੱਚ ਤਾਂ ਵੈਮ ਪੈ ਗਿਆ ਹੋਣਾ ਨਹੀਂ ਪੂਜਾ ਨੇ ਬੋਲਿਆ ਮੇਰੇ ਤੱਕ ਥੋੜਾ ਨਹੀਂ ਬੋਲਿਆ ਉਹਨੇ ਕੋਈ

ਪੂਜਾ ਨੇ ਹੱਸ ਕੇ ਦੱਸਿਆ ਮੈਨੂੰ

ਪੂਜਾ ਨੇ ਏਨੀ ਗੱਲ ਬੋਲਦੀ ਲੈ ਆ ਫਿਰ ਕਹਿੰਦੀ ਮੈਂ ਤੇ ਕਿਹਾ ਹਨ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂ ਮੇਰਾ ਨਾਮੇ ਮਨਪ੍ਰੀਤ ਸਿੰਘ ਹੈ ਜੀ ਅਜੇ ਮੈਂ ਤੁਵਾਨੁ ਏਕ ਕਹਾਨੀ ਸੁਨਾਨ ਲ੍ਗਾਯਨ ਜੋ ਕੀ ਏਕ

ਉ ਜਿਵਣ ਹੀ ਅਲਘ ਸੀ ਗਾ। ਇਕ ਪਾਸੇ ਇਨਸਾਨ ਰਹੰਦੇ ਸੀ ਤੇ ਦੂਜੀ ਪਾਸੇ ਆਪਣਾ ਪਰੀਆਂ ਦਾ ਦੇਸ਼ ਹੁੰਦਾ ਇਕ ਜਿਂਵੇ ਕਿ ਆਪਾ ਤਕਰੀਬਨ ਸੁਪ੍ਨੇਯਾ ਚ ਅਪਣੇ ਵੇਖ ਡੀ ਰਹ੍ਦ੍ਯਨ ਪਾਰੇਆਯਨ ਅਨ੍ਦੇਯਨ ਟੀ ਪਾਰੇਉਣ ਜਾਨ੍ਦੇਯਨ ਏਡਾ ਹੁੰਦਾ ਉਹਉਂਦਾ ਉਸ ਸਾਰੀ culture ਡੀ ਊਟੀ ਅਦਾਰਤ ਆਯ film ਟੀ film ਦੀ ਸ਼ੁਰੂ ਅਤ ਇਸ ਤਰ੍ਹਾਂ ਹੁੰਦੀ ਆਯ ਕੀ ਮਤਲਬ ਮਾਲਿਸ੍ਟੇਡ ਮਾਲਿਸ੍ਟੇਡ ਥਾਂ ਦੀ ਏਕ ਪਾਰੀ ਹੁੰਦੀ ਆਯ ਟੀ ਉਜੈਨ ਘਲ ਵੇਚ ਰਹੰਦੀ ਹੁੰਦੀ ਆਯ ਉਨਾ ਦਾ ਆਪਣਾ ਏਕ ਦੇਸ਼ ਹੁੰਦਾ ਆਯ ਟੀ ਉਠੀ ਏਕ ਇਨਸਾਨ ਜੋ ਕੀ ਉਨਾ ਦੀ ਪਰਜਾ ਹੁੰਦੀ ਆਯ

ਉਜੜੁ ਰਾਜੀ ਨੂ ਮਿਲਦੀ ਆਯ ਉਨਾ ਦੁਵਾਂ ਚ ਪ੍ਯਾਰ ਹੂ ਜਾਂਦਾ ਪ੍ਯਾਰ ਹੁਣ ਤੂੰ ਬਾਦ ਉਦੁਨ ਵ੍ਯੰ ਅਖ੍ਟੀ ਆਪਣਾ ਜਿਵੇਂ ਬੇਟ ਕਰਨ ਲਘ ਜਾਂਦੀ ਨਯਨ ਟੀ ਏਕ ਦੇਣ ਕੀ ਹੁੰਦਾ ਆਯ ਕੀ ਜੀਰਾ ਰਾਜਾ ਹੁੰਦਾ ਉਦਯ ਪਿਉ ਨੂ ਪਤਾ ਲਘ ਜਾਂਦਾ ਆਯ ਕੀ ਸਦਾ ਜੀਰਾ ਰਾਜਾ ਆਯ ਸਾਡੀ ਸਲ੍ਤਨਤ ਦਾ ਜੀਰਾ ਰਾਜਾ ਆਯ ਉਹੁ

ਕੀ ਮੇਰਾ ਰਾਜਾ ਕਿਤਹੀ ਚਲਾ ਗਯਾ ਕੀ ਉ ਮੇਨੂ ਪ੍ਯਾਰ ਕਰਦਾ ਸੀ ਗਾ ਮੈਂ ਉਦਯ ਬਿਨਾ ਨੀ ਰਹ ਸਕਦੀ ਲ੍ਬ੍ਦੀ ਲਾਬੰਦੀ ਊ ਇਨਸਾਨਾ ਡੀ ਡਿਸ਼ ਵੇਚ ਅਜੰਦੀ ਇਨਸਾਨਾ ਕੋਲ ਅਕੀ ਊ ਧ੍ਖ ਦੀ ਆਯ ਆਯ ਤਾਂ ਸਾਡੀ ਤੂੰ ਬਿਲਕੁਲ ਵਖ ਨੀ ਟੀ ਉਰਜਾ ਵਰ ਨੂ ਤੁਖਾ ਦੀ ਜਾਂਦਾ ਓਆਪ੍ਨ੍ਯਨ ਅਪਨ੍ਯਨ ਬਾਪ ਦਯਾਨ ਘਾਲਾਂ ਵੇਚ ਅਜਾੰਡੀ ਕੀ ਹਨ ਜੀ ਅਸੀਂ ਏਡੀ ਨਾਲ ਵਇਆ ਨੀ ਕਾਰਨਾਂ ਓਕਿਸੀ ਹੋਰ ਲਾਰ੍ਕੀ ਡੀ ਨਾਲ ਵਇਆ ਕਰਵਾ ਲੇੰਦਾ ਆਯ ਜਾਰੀ ਪਾਰੀ ਰਾਨੀ ਹੁੰਦੀ ਆਯ ਉਨਾਦਾ ਦਿਲ ਬੁਹਤ ਧੁਖਦਾ ਉ ਉਠਉਣ ਵਾਪਸ ਅਜੰਦੀ ਆਯ ਉੜਾ ਇਨਸਾਨਾ ਤੂੰ ਪ੍ਯਾਰ ਟੀ ਉਜਿਰਾ ਮੂਨ ਓਖਾਤ੍ਮ ਹੂ ਜਾਂਦਾ ਟੀ ਉਜਿਰਾ ਰਾਜਾ ਹੁੰਦਾ ਆਯ ਇਨਸਾਨਾ ਦਾ ਟੀ ਓਡੀ ਉਜਿਰਾ ਵਿਆ ਹੂਯ ਹੂਯ ਹੁੰਦਾ ਉਦਯ ਵੇਚੁ ਉਨੂ ਏਕ ਘੁਯਾ ਹੁੰਦਇ ਆਯ ਟੀ ਉਹੁ ਰਾਨੀ ਟੀ ਉਹ੍ਨੁ ਨਾ ਦੀਦੀ ਨਯਨ ਛੁਟੀ ਰਾਨੀ

ਟੀ ਆਯ ਅਪਨ੍ਯਨ ਆਪ ਜਾ ਕੀ ਏਕ ਚੀਜ਼ ਨੂ ਉਹੁ ਜੀਰੀ ਬਣਾ ਦੰਦੀ ਆਯ ਸੁਈ ਜਾਹਿ ਬਣਾ ਦੰਦੀ ਆਯ ਉਨੂ ਆਯ ਹੇਠ ਲੇ ਗੀ ਉਠੀ ਆਯ death sleep ਡੀ ਵੇਚ ਚਲੀ ਜੇ ਗੀ ਮਤ੍ਲਨ ਆਪਣਾ comma ਅਪਾ ਲਾ ਲਿਯ comma ਚਲੀ ਜੇ ਗੀ ਉਹੁ ਸ਼ਿਆਬ ਡੀ ਕੀ ਚਲੀ ਜਾਂਦੀ ਆਯ ਤੇ ਉਸ ਤੂੰ ਬਾਦ ਕੀ ਹੁੰਦਾ ਆਯ ਉਸ ਤੂੰ ਬਾਦ ਜਦੋ ਓ ਬਚੀ ਖੇਡਣ ਲਗ ਦੀ ਆਯ ਉਹ ਜੀਰਾ ਜੇੜਾ ਹੁੰਦਾ ਆਯ ਰਾਜਾ ਜਾਂਦਾ ਮਰ ਰਾਜਾ ਮਰਨ ਤੋਂ ਬਾਦ ਉਹ ਕੁੜੀ ਕੱਲੀ ਰਹ ਜਾਂਦੀ ਆਯ ਮਤਲਬ ਉਹੀ ਉਨੂ ਮਾਰ ਦੰਦੀ ਆਯ ਮੇਲਿਫਿਸੇੰਟ ਜੇੜੀ ਪਰੀ ਰਾਨੀ ਹੁੰਦੀ ਆਯ ਉਹ ਉਨੂ ਮਰਾ ਦੇਂਦੀ ਆਯ ਟੀ ਜਾਦੁਨ ਉਹੁ ਕਾਲੀ ਰਹੰਦੀ ਆਯ ਟੀ ਉਨੂ ਉਨਤੀ ਥੁਰੀ ਡੇਯ ਆਂਡਿ ਆਯ ਟੀ ਓ ਉਨੂ ਅਪਨੀ ਨਾਲ ਹੀ ਅਪਨ੍ਯਨ ਦੇਸ਼ ਚ ਲੀ ਜਾਂਦੀ ਆਯ ਅਪਨ੍ਯਨ ਪੇਰ੍ਯਾਂ ਡੀ ਦੇਸ਼ ਡੀ ਵੇਚ ਲੀ ਜਾਂਦੀ ਆਯ ਟੀ ਪੇਰ੍ਯਾਂ ਦੇਸ਼ ਚ ਲਿਜਾ ਕੀ ਜੇੜੀਆਂ ਬਾਕੀ ਛੋਟੀਆਂ ਪੜ੍ਹਿਆ ਹੁੰਦੀਆਂ ਜਿੰਨਾ ਕੋਲ ਕੋਈ ਤਾਕਤ ਨੀ ਹੁੰਦੀ ਓ ਓਦੇ ਨਾਲ ਖੇਡਦੀ ਹੈ ਤੇ ਉਹ ਵੀ ਮਤਲਬ ਹੁੰਦੀ ਟੀ ਇਨਸਾਨ ਹੀ ਆਯ ਪਰ ਓ ਉਨਾ ਡੀ ਦੇਸ਼ ਚ ਰਹ ਕੀ ਉੜਾ ਪ੍ਯਾਰ ਉਂਦਾ ਮੋਹ ਓਹਦੇ ਨਾਲ ਪੈ ਜਾਂਦਾ ਹੈ ਟੀ ਉਸ ਤੂੰ ਬਾਦ ਕੀ ਹੁੰਦਾ ਜੀ ਟੀ ਕੁੰ ਕੀ ਉਨੀਂ ਉਸ ਨੂ ਸ਼ਿਰਬ ਦੇਤਾ ਹੁੰਦਾ ਆਯ ਕੀ ਸੂਲਾਂ ਸਾਲ ਦੀ ਜਾਦੁਨ ਹੂ ਜੇ ਗੀ ਟੀ ਉਠੀ ਜਾ ਕੀ ਸੁਈ ਨੂ ਹੇਠ ਲੇ ਗੀ ਟੀ comma ਚ ਚਲੀ ਜੇ ਗੀ ਓ ਉਨੂ ਰੁਕਦੀ ਆਯ ਪਰ ਜੀਰਾ ਸ਼ਿਅਰ ਦੇਤਾ ਹੁੰਦਾ ਆਯ ਉਠੀ ਕਿਸੀ ਨਾ ਕਿਸੀ ਤ੍ਰਿਕ੍ਯ ਉਨੀਂ ਉਠੀ ਹੇਠ ਲਾਨਾ ਹੀ ਸੀ ਗਾ ਉਸ ਤੂੰ ਬਾਦ ਓ ਉਨੂ ਕਾਫੀ ਰੁਕਦੀ but ਉਹੁ ਘੁਮਦੀ ਘੁਮੰਡੀ ਫੇਰ ਇਨਸਾਨਾ ਡੀ ਦੇਸ਼ ਚ ਜਾ ਕੀ ਉਠੀ ਲੈਂਦੀ ਆਯ ਜਾਦੁਨ ਹੇਠ ਟੀ ਓ ਉਠੀ ਜਾ ਕੀ death sleep comma ਡੀ ਵੇਚ ਚਲੀ ਜਾਂਦੀ ਆਯ ਇਸ ਚੀਜ਼ ਦਾ ਜਾਦੁਨ ਉਨੂ ਰਾਨੀ ਨੂ ਪਤਾ ਲਘਦਾ ਜੀਰੀ ਪਾਰੀ ਰਾਨੀ ਹੁੰਦੀ ਆਯ ਉਜੰਦੀ ਆਯ ਓਥੇ ਓਹਨੇ ਏਕ ਸਰਾਪ ਦੇ ਨਾਲ ਇਹ ਕਿਹਾ ਹੁੰਦਾ ਆਯ ਕਿ ਜੇੜਾ ਇਨੁ ਦਿਲਉ ਪ੍ਯਾਰ ਕਰਦਾ ਜੀਰਾ ਏਨੁ ਸੱਚਾ ਪ੍ਯਾਰ ਕਰਦਾ ਆਯ ਜ਼ੇ ਓ ਏਨੁ ਚੁੱਮੇ ਗਏ ਉਦਾ ਮੱਥਾ ਚੁਮੇਗਾ ਉਹ ਹੋਰ ਠੀਕ ਹੋਜੇ ਗੀ ਤੇ ਉਨੂ ਓਦੇ ਨਾਲ ਮੇਮ੍ਤਾ ਜਾਗ ਜਾਂਦੀ ਆਯ ਜਦੋ ਉਹੁ ਉਨੂ kiss ਕਰਦੀ ਆਯ ਚੁਮ ਚੂਮ ਦੀ ਆਯ ਓਦਾਂ ਮੱਥਾ। ਉਹ ਉਠੁ ਜਾਂਦੀ ਆਯ। ਉਥਾਨ ਦਾ ਮਤਲਬ ਬੇ ਉਹੁ

ਉਸ ਤੂੰ ਬਾਦ ਜਿਵੇ ਜਿਵੇ ਓਹ ਛੋਟੀ ਰਾਨੀ ਵੱਡੀ ਹੁੰਦੀ ਹੈ, ਤੇ ਉਂਦਾ ਵੀ ਇਨਸਾਨਾ ਵੱਲ ਮੋਹ ਜੇਦਾ ਉ ਵਦ ਜਾਂਦਾ ਹੈ। ਕਿਉਕਿ ਅਹ ਸਾਧਾਰਣ ਜੀ ਗਲ ਕਰੀਏ ਤਾਂਵੀ ਉਵੀ ਆਖਰ ਕਰ ਏਕ ਇਨਸਾਨ ਸੀ ਏਦਾਂ ਹੀ ਅਗੀ ਫਿਰ ਅਘੀ ਏਕ ਸ੍ਲ੍ਤਾਲਤ ਹੁੰਦੀ ਆਯ ਟੀ ਉੜਾ ਰਾਜ ਕੁਮਾਰ ਜਿਵ੍ਰਾਜ ਉਂਦਾ ਰਾਜ ਹੁੰਦਾ ਆਯ ਉ ਜੰਗਲ ਦੀ ਵਿਚ ਆਂਦਾ ਹੈ ਪਰੀਆਂ ਡੀ ਦੇਚ ਓ ਇਨੁ ਧ੍ਖਦਾ ਆਯ ਕੀ ਤੁਬ ਇਨਸਾਨਾ ਡੀ ਵੇਚ ਕੀ ਕਰ ਰਹੀ ਆਯ ਟੀ ਉ ਦੋਵੇ ਜਦੋ ਆਪਸ ਚ ਆਪਣਾ ਕੋਈ ਸਮੇ ਵਯਤੀਤ ਕਰਦੇ ਹੈ ਟੀ ਉਨਾ ਦੋਵਾਂ ਨੂ ਆਪਸ ਵੇਚ ਪ੍ਯਾਰ ਹੂ ਜਾਂਦਾ ਆਯ ਪਰ ਆਯ ਵੇ ਏਕ ਸਾਜਿਸ਼ ਸੀ ਕਿਉਕਿ ਜੀਰੀ ਰਾਜ ਕੁਮਾਰ ਦੀ ਮਾ ਹੁੰਦੀ ਆਯ ਓ ਪਰੀਆਂ ਡੀ ਦੇਸ਼ ਨੂ ਖਤਮ ਕਰਨਾ ਚਾਂਦੀ ਆਯ ਕਿਉਕਿ ਓ ਚਾਉਂਦੀ ਹੈ ਕੀ ਮੈਂ ਸਾਰਿਆਂ ਪਰੀਆਂ ਨੂ ਖਤਮ ਕਰ ਦਾ ਤੇ ਮੈਂ ਏਸ ਜਗ੍ਹਾ ਦੇ ਉੱਤੇ ਰਾਜ ਕਰਾਂ।

ਉਨੂ ਓਹਦੇ ਨਾਲ ਸੱਚਾ ਪਿਆਰ ਹੂ ਜਾਂਦਾ ਆ ਹੈ ਤੇ ਉਹ ਕਹਿੰਦਾ ਆ ਮੈ ਓਦੇ ਨਾਲ ਸਾਦਿ ਕਰਵਾਣਾ ਚਾਉਂਦਾ ਹਾਂ ਵਿਆਹ ਕਰਵਾਣਾ ਚਾਉਂਦਾ ਹਾਂ ਮ ਓਹਦੇ ਨਾਲ ਤੇ ਜੀਰੀ ਪਰ ਪਰੀ ਰਾਣੀ ਜੇੜੀ ਵੱਡੀ ਪਰੀ ਰਾਣੀ ਹੁੰਦੀ ਆਯ ਉਨੂ ਪਤਾ ਹੁੰਦਾ ਇਨਸਾਨਾ ਦੀ ਫਿਤਰਤ ਦਾ ਕੀ ਇਨਸਾਨ ਅਪਨ੍ਯਨ ਮਤਲਬ ਡੀ ਲੈ ਕੁਛ ਵੀ ਕਰ ਸਕਦੀ ਨਯਨ but ਓਹੋ ਛੁਟੀ ਰਾਨੀ ਮੰਦੀ ਨੀ ਟੀ ਓ ਆਪਣੀ ਮਨ ਨੂ ਬਿਨਾ ਦਾਸੀ ਉਨਾ ਦੀ ਸਲ੍ਤਨਤ ਡੀ ਵੇਚ ਚਲੀ ਜੰਡੀ ਆਯ ਜਾਦੁਨ ਜਾਂਦੀ ਆਯ ਟੀ ਰਾਜ ਕੁਮਾਰ ਕੀ ਮਾਨ ਕਾਫੀ ਦੇਰਾਮ੍ਯਨ ਕਰਦੀ ਆਯ ਕੀ ਅਸੀਂ ਟੀਨੂ ਬੁਹਤ ਪ੍ਯਾਰ ਕਰ ਡੀਨ ਆਂ ਬੁਹਤ ਅਸੁ ਟੀਨੂ ਖੁਸ਼ ਰਖਣ ਗੀ

ਘੁਇਜ਼ ਕਰ ਦੀ ਆਯ ਕੀ ਮੈਂ ਏਡਾ ਵਇਆ ਏਡੀ ਨਾਲ ਨੀ ਹੁਣ ਦੇਣਾ, ਪਾਰੀ ਮਾਨ ਜੀਰੀ ਹੁੰਦੀ ਓ ਕਹਿੰਦੀ ਆ ਉਨੂ। ਉਸ ਤੂੰ ਬਾਦ ਓ ਕਿਸੀ ਤਰੀਕੇ ਨਾਲ ਉਨਾ ਨੂੰ ਖਾਣੇ ਤੇ invite ਕਰਦੇ ਨੇ ਜੇਡੀ ਰਾਜ ਕੁਮਾਰ ਦੀ ਮਾ ਹੁੰਦੀ ਆ ਤੇ ਉਥੇ ਜਦੋ ਜੇਦੀ ਰਾਨੀ ਪਾਰੀ ਹੁੰਦੀ ਆ ਓਵੀ ਜਾਂਦੀ ਆ। ਓ ਕੰਦੀ ਚਲੋ ਮੀਨੁ ਤੇਰੀ ਖੁਸ਼ੀ ਨਾਲੋਂ ਵੱਧ ਕੇ ਖੁਸ਼ੀ ਨੀ ਆ ਮੈਂ ਏਕ ਹੋਰ ਮੋਕਾ ਇਨਸਾਨਾ ਨੂੰ ਦੇਨਿ ਆ। ਤੇ ਜਦੋ ਉਹ ਉਥੇ ਫੇਰ ਚਲੀ ਜੰਡੀ ਆਯ ਰਾਨੀ ਪਰੀ ਤੇ ਦੂਜੀ ਆਪਣੀ ਗੁਡੀਆਂ ਨੂੰ ਲੀ ਕੇ। ਉਥੇ ਜਾ ਕੀ ਓ ਜੇਹੜੀ ਰਾਜ ਕੁਮਾਰ ਦੀ ਮਾ ਆ, ਓ ਕੁਛ ਇਹੋ ਜੀਆਂ ਗੱਲਾਂ ਕਰ ਦੀਆ ਕਿ ਓਹਨੂੰ ਸ਼ਕ ਪੈਣ ਲਘ ਜਾਂਦਾ ਆਯ ਕੀ ਇਨੁ ਕੋਈ ਪ੍ਯਾਰ ਨੀ ਹੈਂ, ਇਹ ਸਾਨੂੰ ਮਾਰਨਾ ਚੁਣਦੀ ਆ। ਓਥੋਂ ਓ ਗੁਸ੍ਸੇ ਦੇ ਵਿਚ ਭੱਜ ਜਾਂਦੀ ਆ। ਤੇ ਅਪਣੇ, ਆਪਣੇ ਆਪਨੂੰ ਸਹੀ ਸਾਬਤ ਕਰਨ ਲੈ, ਤੇ ਰਾਨੀ ਪਰੀ ਨੂੰ

ਪੀ ਤਯਾਰੀ ਮਾਨ ਨੀ ਪੀ ਤ੍ਯ੍ਰੀ ਰਾਨੀ ਪਾਰੀ ਨਯਨ ਇਨੁ ਮਰਯ ਆਯ ਇਨੁ ਸ਼ਰਾਬ ਦੇਤਾ ਆਯ ਟੀ ਓ ਆਪਣੀ ਰਾਨੀ ਪਾਰੀ ਤੂੰ ਨਫਰਤ ਕਰਨ ਲਘ ਜਾਂਦੀ ਆਯ ਟੀ ਇਨਸਾਨਾ ਡੀ ਵੇਚੀ ਹੀ ਰਹਨ ਲਘ ਜਾਂਦੀ ਆਯ ਟੀ ਡੋਜੀ ਪਾਸੀ ਰਾਜਕੁਮਾਰ ਦੀ ਮਾਨ ਉਹੁ ਜੰਗ ਦੀ ਤਯਾਰੀ ਕਰ ਰਹੀ ਹੁੰਦੀ ਆਯ। ਉਨੂ ਕਿਸੀ ਤੂੰ ਏਹੁ ਚੀਜ਼ ਦਾ ਪਤਾ ਲਘਦਾ ਕੀ ਜਿੰਨੀਆਂ ਇਹ ਰਾਣੀਆਂ ਨੇ ਅਗਰ ਇਨਾ ਨੂ ਲੋਹੇ ਦੀ ਗੋਲੀਆਂ ਮਾਰਿਆ ਜਾਣ ਤੇ ਸਾਰਿਆਂ ਰਾਣੀਆਂ ਜੋ ਨੇ ਇਹ ਮਰ ਜਾਣ ਗਿਆ। ਏਕ ਪਾਸੇ ਓ ਜੰਗ ਦੀ ਤਯਾਰੀ ਚਲ ਰਹੀ ਹੁੰਦੀ ਆਯ ਟੀ ਜਦੋ ਉਹੁ ਰਾਨੀ ਪਾਰੀ ਓਥੋਂ ਜਾ ਰਹੀ ਹੁੰਦੀ ਆਯ ਉਨੂ ਆਪਣੀ ਪੇਰ੍ਜਾਤੀ ਆਯ ਕੁਛ ਅਜਿਹੇ ਬੰਦੇ ਮਿਲਦੇ ਨੇ ਜੇਦੇ ਉਨੂ ਸਮਜਾਂਦੇ ਨੇ ਵੀ ਤੂੰ ਕਿ ਚੀਜ਼ ਅ, ਤੂੰ ਇਨਸਾਨਾ ਦੇ ਨਾਲ ਪ੍ਯਾਰ ਨਾ ਕਰ, ਇਨਸਾਨ ਕਾਫੀ ਨਿਰਦਈ ਹੁੰਦੇ ਨੇ, ਅਪਣੇ ਮਤਲਬ ਲੈ ਕੁਜ ਵੀ ਕਰ ਸਕਦੇ ਨੇ। ਤੇ ਉਹ ਊਨਾ ਨੂੰ ਸਮਜਾਉਂਦੇ ਕੁਲਾਂਦੇ ਉਹ ਉਨਾ ਨੂੰ ਆਪਣੇ ਨਾਲ ਲੈ ਜਾਂਦੇ ਨੇ ਤੇ ਉਹ ਕਹਿੰਦੇ ਜੀ ਅਸੀਂ ਸਾਡੀ ਫਲਾਣੀ ਜਨਸੰਖਆ ਹੁੰਦੀ ਸੀ ਇਨਸਾਨਾ ਨੇ ਸਾਨੂ ਮਾਰ ਦਿਤਾ ਬੁਹਤ ਮਾਰਇਆ ਤੇ ਅਸੀਂ ਥੋੜੇ ਜੇ ਚੰਦ ਲੋਗ ਰਹ ਗੀ ਆਂ ਅਸੀ ਸਾਨੂੰ ਵੇ ਮਾਰ ਦੇਣ ਗੀ ਜੇ ਅਸੀਂ ਏਨਾ ਨਾਲ ਜੰਗ ਨਾ ਛੇੜੀ ਤਾਂ ਉ ਇਹ ਸਾਰਿਆਂ ਗੱਲਾਂ ਨੂ ਦੇਖਦੇ ਹੋਏ ਉਨੂੰ ਆਪਣਾ ਪਿਛੋਕੜ ਯਾਦ ਓੰਦਾ ਹੈ ਕਿ ਮੈਂ ਕੀ ਚੀਜ਼ ਆਂ। ਵੀ ਰਾਨੀ ਹੁੰਦੀ ਆਯ ਉ ਪਰੀ ਰਾਨੀ ਹੁੰਦੀ ਆਯ ਉਨੂ ਆਪਣਾ ਪਤਾ ਹੁੰਦਾ ਆਯ ਇਕ ਇਕ ਸਬ ਡੀ ਉ ਸਾਰੇ ਪੰਛੀ ਹੀ ਹੁੰਦੀ ਨੇ ਜਿਵੇ ਅਜ ਕਲ ਅਸੀਂ ਵੇਖਿਆ ਆ ਕੀ ਅਸੀਂ ਪੰਛੀਆਂ ਨੂੰ ਆ ਮਾਰਨ ਲਯੀ ਐਸੀ ਆਪਣੇ ਫਾਇਦੇ ਲਯੀ ਮੋਬਾਈਲਾਂ ਤੇ five G four G ਦੀ sim ਲਾਨੀ ਸੀ ਤਾਰਨ ਲਾਨ੍ਲਾਈ ਸੀ ਟੀ ਕਿਨ੍ਯਨ ਪੁਨ੍ਚੀ ਮੇਰ ਨ ਜਾਮੰਡੀ ਨਯਨ ਬਾਸ ਓ ਹੂ ਏਕ ਪੰਚੇਯਾਂ ਦੀ ਹੀ ਏਕ ਕਹਾਨੀ ਆਯ ਜੋ ਮੈਂ ਤੁਵਾਡੀ ਨਾਲ ਸੰਜੀ ਕੀਤੀ ਆਯ ਟੀ ਉ ਫੇਰ ਉਦੇਸ਼ ਚ ਜਾਦੁਨ ਅਖ੍ਟੀ ਹੂ ਕੀ ਜਾਂਦੀ ਕਾਤੁਨ ਕਤ ਤੇ ਨਾਟਕ ਦੇ ਸ਼ੁਰੂ ਵਿੱਚ ਸੂਤਰਧਾਰ ਸਟੇਜ ਤੇ ਆਉਂਦਾ ਹੈ ਤੇ ਉਹ ਉਹਨਾਂ ਨਾਇਕਾਂ ਦੀ ਮੰਗ ਕਰਦਾ ਹੈ ਜਿਹੜੇ ਕਿ ਸਮੇਂ ਦੀ ਚੁਣੌਤੀਆਂ ਨੂੰ ਕਬੂਲ ਕਰਨ ਤੇ ਅਸਲੀਅਤ ਨੂੰ ਪਛਾਣਨ।। ਉਹ ਕਹਿੰਦਾ ਹੈ ਕਿ ਇਹ ਬਿਨ੍ਹਾਂ ਕਿਸੇ ਅਧਿਕਾਰ ਤੋਂ ਇਸ ਘਰ ਦੇ ਆਪਣਾ ਹੋਣ ਦਾ ਦਾਅਵਾ ਕਰਨ ਵਾਲੇ, ਬੋਲਣ ਦੇ ਅਧਿਕਾਰ ਤੋਂ ਬਿਨ੍ਹਾਂ ਤੇ ਸਿਰ ਨੂੰ ਸੀਸ ਦਾ ਰੁਤਬਾ ਮਿਲੇ ਬਿਨ੍ਹਾਂ ਆਪਣੇ ਸਿਰ ਉੱਪਰ ਤਾਜ ਹੋਣ ਦਾ ਦਾਅਵਾ ਕਰਨ ਵਾਲੇ। ਸਿਰ ਭਾਰ ਤੁਰ ਕੇ ਆਪਣੇ ਪੈਰਾਂ ਦੇ ਨਿਸ਼ਾਨ ਕਾਇਮ ਰਹਿਣ ਦਾ ਦਾਅਵਾ ਕਰਨ ਵਾਲੇ ਅਤੇ ਮੌਸਮ ਦੇ ਆਪਣੇ ਹੁਕਮਾਂ ਅਧੀਨ ਹੋਣ ਦਾ ਫੋਕਾ ਦਾਅਵਾ ਕਰਨ ਵਾਲੇ ਨਹੀਂ ਹੋਣੇ ਚਾਹੀਦੇ। ਇਹਨੇ ਨੂੰ ਪੁੱਤਰ ਬਾਹਰੋਂ ਰੰਗ ਮੰਚ ਉੱਤੇ ਆਉਂਦਾ ਹੈ ਪਿਤਾ ਉਸਨੂੰ ਪੁੱਛਦਾ ਹੈ ਕਿ ਉਹ ਕਿੱਥੋਂ ਆਇਆ ਹੈ ਪੁੱਤਰ ਇਹ ਦੱਸਦਾ ਹੋਇਆ ਕਿ ਉਹ ਡਾਕਖਾਨੇ ਤੋਂ ਆਇਆ ਹੈ, ਪੁੱਛਦਾ ਹੈ ਕਿ ਉਹਨਾਂ ਉਸਨੂੰ ਟਿਚਕਰ ਨਾਲ ਕਿਉਂ ਬੁਲਾਇਆ ਹੈ ਪਿਤਾ ਕਹਿੰਦਾ ਹੈ ਕਿ ਘਰ ਦੇ ਵਿੱਚ ਐਨੀ ਵੀ ਅਜ਼ਾਦੀ ਨਹੀਂ, ਪੁੱਤਰ ਉੱਤਰ ਦਿੰਦਾ ਹੈ ਕਿ ਉਹ ਉਸਨੂੰ ਟਿਚਕਰ ਇਸ ਕਰਕੇ ਕਰ ਸਕਦੇ ਹਨ ਕਿਉਂਕਿ ਉਹ ਐਨਾ ਪੜ੍ਹਨ ਦੇ ਬਾਵਜੂਦ ਘਰ ਬੈਠਾ ਹੈ ਪਰ ਇਸ ਵਿੱਚ ਉਸਦਾ ਕੋਈ ਕਸੂਰ ਨਹੀਂ। ਉਹ ਕਹਿੰਦਾ ਹੈ ਕਿ ਉ ਅਹ ਉਸਦਾ ਕਸੂਰ ਇਸ ਕਰਕੇ ਹੈ ਕਿਉਂਕਿ ਉਹ ਮਿਲ ਰਹੀ ਨੌਕਰੀ ਨਹੀਂ ਲੈ ਰਿਹਾ। ਪੁੱਤਰ ਕਹਿੰਦਾ ਹੈ ਕਿ ਉਸਨੇ committee ਘਰ ਵਿੱਚ ਕਲਰਕੀ ਦੀ ਨੌਕਰੀ ਨਹੀਂ ਕਰਨੀ। ਪਿਤਾ ਕਹਿੰਦਾ ਹੈ ਕਿ ਤੇਰੀ M. A. ਮੇਰੇ ਉਸ ਪੁਰਾਣੀ Matric ਦੇ ਬਰਾਬਰ ਹੈ ਜੇਕਰ ਮੈਂ ਕਲਰਕੀ ਕਰ ਸਕਦਾ ਹਾਂ, ਤਾਂ ਤੂੰ ਕਿਉਂ ਨਹੀਂ ਕਰ ਸਕਦਾ ਪੁੱਤਰ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ। ਕਿ ਉਸਦੀ M. A. ਪਿਤਾ ਦੀ ਪੁਰਾਣੀ Matric ਦੇ ਬਰਾਬਰ ਹੈ ਤੇ ਉਹ ਕਹਿੰਦਾ ਹੈ ਕਿ ਉਹ ਉਸਨੂੰ ਹਰ ਗੱਲ ਵਿੱਚ ਆਪਣੇ ਬਰਾਬਰ ਨਾ ਖੜਾ ਕਰੇ ਪਿਤਾ ਕਹਿੰਦਾ ਹੈ ਕਿ ਉਹ ਇਹ ਬਰਦਾਸ਼ ਨਹੀਂ ਕਰ ਸਕਦਾ ਕਿ ਕੱਲ ਦਾ ਮੁੰਡਾ ਆਪਣੇ ਆਪ ਨੂੰ ਉਸਤੋਂ ਉੱਚਾ ਸਮਝੇ ਅਹ ਪਿਤਾ ਦੇ ਫਿਰ ਪੁੱਛਣ ਤੇ ਉਹ ਕਹਿੰਦਾ ਹੈ ਕਿ ਉਹ ਡਾਕਖਾਨੇ ਇਸ ਕਰਕੇ ਗਿਆ ਸੀ ਕਿਉਂਕਿ

ਉਹ ਪਿਤਾ ਨੂੰ ਦੱਸਦਾ ਹੈ ਕਿ ਕੱਲ ਨੂੰ ਉਹ ਕਿਸੇ college ਵਿੱਚ lecturer ਦੀ post ਲਈ interview ਦੇਣ ਜਾ ਰਿਹਾ ਹੈ ਪਿਤਾ ਉਸਤੋਂ college ਦਾ ਨਾਂ ਪੁੱਛਦਾ ਹੈ ਤਾਂ ਜੋ ਉਹ ਕਿਸੇ ਸਿਫਾਰਿਸ਼ ਦਾ ਪ੍ਰਬੰਧ ਕਰ ਸਕੇ। ਪਰ ਪੁੱਤਰ ਕਹਿੰਦਾ ਹੈ ਕਿ ਉਸਨੂੰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਕਿਉਂਕਿ ਉਹ ਆਪਣੇ ਪੈਰਾਂ ਉੱਤੇ ਖੜਾ ਹੋਣਾ ਚਾਹੁੰਦਾ ਹੈ। ਪਿਤਾ ਕਹਿੰਦਾ ਹੈ ਕਿ ਉਹ ਉਸਦਾ ਦੁਸ਼ਮਣ ਨਹੀਂ ਪਰ ਪੁੱਤਰ ਕਹਿੰਦਾ ਹੈ ਕਿ ਕਿਸੇ-ਕਿਸੇ ਵੇਲੇ ਉਹ ਉਸਦਾ ਆਪਣਾ ਦੁਸ਼ਮਣ ਹੀ ਲੱਗਦਾ ਹੈ ਪਿਤਾ ਕਹਿੰਦਾ ਹੈ ਕਿ ਚਲੋ ਇਸੇ ਤਰ੍ਹਾਂ ਹੀ ਠੀਕ ਹੈ ਤੇ ਉਸਦੇ ਮਹੀਨੇ ਦਾ ਖਰਚ ਮੇਜ਼ ਉੱਤੇ ਰੱਖ ਦਿੱਤਾ ਹੈ ਜੇ ਹੋਰ ਲੋੜ ਹੋਵੇ ਤਾਂ ਮੰਗ ਲਵੇ। ਪੁੱਤਰ ਕਹਿੰਦਾ ਹੈ ਕਿ ਇਮਿਤਿਹਾਨ ਦੇ ਨਤੀਜੇ ਤੋਂ ਮਗਰੋਂ ਉਸਨੇ ਉਸਤੋਂ ਜੋ ਪੈਸੇ ਲਏ ਸਨ ਉਹ ਉਸਨੂੰ ਕਰਜਾ ਸਮਝਦਾ ਹੈ ਤੇ ਉਹ ਉਸਨੂੰ ਸੂਦ ਸਮੇਤ ਵਾਪਿਸ ਕਰਨਾ ਚਾਹੇਗਾ ਪਿਤਾ ਉਸਨੂੰ ਅਜਿਹਿਆਂ ਗੱਲਾਂ ਕਰਦਿਆਂ ਸ਼ਰਮ ਕਰਨ ਲਈ ਕਹਿੰਦਾ ਹੈ। ਕਹਿੰਦਾ ਹੈ ਕਿ ਉਸਨੂੰ ਉਦੋਂ ਸ਼ਰਮ ਆਵੇਗੀ ਜਦੋਂ ਉਹ ਉਹਨਾਂ ਦੇ ਬੁਢਾਪੇ ਹੋਣ ਦੀ ਸੂਰਤ ਵਿੱਚ ਉਹਨਾਂ ਲਈ ਕੁਝ ਨਾ ਕਰ ਸਕਿਆ। ਪਿਤਾ ਕਹਿੰਦਾ ਹੈ ਕਿ ਇਸਦਾ ਮਤਲਬ ਹੈ ਕਿ ਉਹ ਸਿਰਫ ਸ਼ਰਮ ਕਰਕੇ ਆਪਣਾ ਫਰਜ਼ ਭੁਲਾ ਦੇਵੇਗਾ। ਤੇ ਉਸਨੂੰ ਉਸਤੋਂ ਇਹੇ ਉਮੀਦ ਸੀ ਪੁੱਤਰ ਕਹਿੰਦਾ ਹੈ ਕਿ ਉਮੀਦਾ ਲਾਉਣੀਆਂ ਪੁਰਾਣੀ ਪੀੜ੍ਹੀ ਦੀ ਆਦਤ ਹੈ ਉਹਨਾਂ ਦੀ ਨਹੀਂ ਇਸੇ ਕਰਕੇ ਦੇਸ਼ ਦੀ ਆਜ਼ਾਦੀ ਤੋਂ ਉਹਨਾਂ ਆਪਣੇ ਰਾਜ ਦੀ ਕਾਇਮੀ ਦੀ ਲੁੱਟ ਨਾ ਹੋਣ ਤੇ ਰੁਜ਼ਗਾਰ ਪ੍ਰਾਪਤੀ ਦੀਆਂ ਜੋ ਉਮੀਦਾਂ ਲਾਈਆਂ ਸਨ ਉਹ ਪੂਰੀਆਂ ਨਹੀਂ ਹੋਈਆਂ ਉਹਨਾਂ ਦੇ ਉਲਟ ਉਹ ਉਮੀਦਾਂ ਦੇ ਸਿਰ ਤੇ ਨਹੀਂ ਜਿਉਂਦੇ। ਸਗੋਂ ਹਰ ਘੜੀ ਜਿਉਣ ਲਈ ਸੰਘਰਸ਼ ਕਰਦੇ ਹਨ ਉਹ ਇਹ ਵੀ ਕਹਿੰਦਾ ਹੈ ਕਿ ਉਸਨੂੰ ਉਹਨਾਂ ਵਾਂਗ ਦੇਸ਼ ਦਾ ਨਹੀਂ ਸਗੋਂ ਆਪਣਾ ਫਿਕਰ ਹੈ ਕਿਉਂਕਿ ਦੇਸ਼ ਵਿੱਚ ਜਿਹਨਾਂ ਦੀ ਬਣਨਾ ਸੀ ਉਹਨਾਂ ਦਾ ਬਣਿਆ ਹੋਇਆ ਹੈ। ਪੁੱਤਰ ਦੇ ਕਹਿਣ ਤੇ ਪਿਤਾ ਬਾਹਰ ਚਲਾ ਜਾਂਦਾ ਹੈ ਕਿਉਂਕਿ ਉਸਨੇ ਆਪਣੇ ਦੋਸਤਾਂ ਨਾਲ meeting ਕਰਨੀ ਹੈ। ਸੂਤਰਧਾਰ ਆ ਕੇ ਦੱਸਦਾ ਹੈ ਕਿ ਪਿਤਾ ਅਤੇ ਪੁੱਤਰ ਵਿਚਕਾਰ ਪੀੜ੍ਹੀਆਂ ਦਾ ਫਰਕ ਹੈ ਸੋਚ ਤੇ ਵਿਸ਼ਵਾਸ ਦਾ ਫਰਕ ਹੈ। ਅਗਲਾ ਦ੍ਰਿਸ਼ ਇੱਕ ਦਫਤਰ ਦਾ ਹੈ ਜਿਸ ਵਿੱਚ ਪਿਤਾ ਕੁਰਸੀ ਉੱਤੇ interview ਲੈਣ ਲਈ ਬੈਠਾ ਹੈ ਤੇ ਪੁੱਤਰ degrees ਦਾ ਲਿਫਾਫਾ ਲੈ ਕੇ ਪੇਸ਼ ਹੁੰਦਾ ਹੈ। ਪਿਤਾ ਉਸਦੀਆਂ degrees ਤੇ ਵਿਦਿਅਕ ਪ੍ਰਾਪਤੀਆਂ ਨੂੰ ਦੇਖ ਕੇ ਕਹਿੰਦਾ ਹੈ ਕਿ ਉਸਦੇ ਹਿਸਾਬ ਨਾਲ ਨੌਕਰੀ ਉਸਨੂੰ ਮਿਲਣੀ ਚਾਹੀਦੀ ਹੈ। ਪੁੱਤਰ ਕਹਿੰਦਾ ਹੈ ਕਿ ਉਸਦਾ ਖਿਆਲ ਹੈ ਕਿ ਉਹਨਾਂ ਕੋਲ ਉਸ ਨਾਲੋਂ ਹੋਰ ਕੋਈ ਚੰਗਾ ਉਮੀਦਵਾਰ ਨਹੀਂ interview ਲੈਣ ਵਾਲਾ ਪਿਤਾ ਪੁੱਛਦਾ ਹੈ ਕਿ ਉਸ ਕੋਲ ਕੋਈ ਸਿਫਾਰਿਸ਼ ਹੈ। ਪੁੱਤਰ ਇਨਕਾਰ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਸਿਫਾਰਿਸ਼ ਦੀ ਵਰਤੋਂ ਕਰੇਗਾ ਵੀ ਨਹੀਂ। ਪਿਤਾ ਕਹਿੰਦਾ ਹੈ ਕਿ ਜੇਕਰ ਕੋਈ ਅਜਿਹਾ ਉਮੀਦਵਾਰ ਆ ਗਿਆ ਜਿਸਦੇ number ਭਾਵੇਂ ਘੱਟ ਹੋਣ ਪਰ ਉਸਦੀ ਸਿਫਾਰਿਸ਼ ਤਕੜੀ ਹੋਈ ਤਾਂ ਉਸਦਾ ਕੰਮ ਨਹੀਂ ਬਣੇਗਾ। ਪੁੱਤਰ ਕਹਿੰਦਾ ਹੈ ਕਿ ਇਹ ਗੱਲ ਉਹਨਾਂ ਨੂੰ ਨੌਕਰੀ ਦੇ ਇਸ਼ਿਤਿਹਾਰ ਵਿੱਚ ਦਰਜ ਕਰਨੀ ਚਾਹੀਦੀ ਸੀ ਪਿਤਾ ਕਹਿੰਦਾ ਹੈ ਕਿ ਜਮਹੂਰੀ ਕਦਰਾਂ-ਕੀਮਤਾਂ ਵਾਲੇ ਦੇਸ਼ ਵਿੱਚ ਇਹ ਗੱਲ ਨਹੀਂ ਲਿਖੀ ਜਾ ਸਕਦੀ ਕਿਉਂਕਿ ਲਿਖਤ ਇਸ ਵਿੱਚ ਸਾਰੇ ਬਰਾਬਰ ਹਨ ਪਰ ਅਮਲਾਂ ਵਿੱਚ ਬਰਾਬਰੀ ਦਾ ਨਾ ਹੋਣਾ ਉਹਨਾਂ ਦੀ ਮਜ਼ਬੂਰੀ ਹੈ। ਪੁੱਤਰ ਕਹਿੰਦਾ ਹੈ ਕਿ ਇਹ ਉਹਨਾਂ ਦੀ ਮਜ਼ਬੂਰੀ ਨਹੀਂ ਸਗੋਂ ਬੇਈਮਾਨੀ ਤੇ ਮੱਕਾਰੀ ਹੈ। ਪਿਤਾ ਕਹਿੰਦਾ ਹੈ ਕਿ ਉਸਨੂੰ ਬੋਲਣ ਦੀ ਤਮੀਜ਼ ਨਹੀਂ। ਪੁੱਤਰ ਕਹਿੰਦਾ ਹੈ ਕਿ ਉਹ ਇੱਕ ਪੜ੍ਹੇ-ਲਿਖੇ ਨੌਜਵਾਨ ਨਾਲ ਬਤਮੀਜ਼ੀ ਨਾਲ ਪੇਸ਼ ਆ ਰਿਹਾ ਹੈ। ਪਿਤਾ ਉਸਨੂੰ ਗੁਸਤਾਖ਼ ਕਹਿਕੇ ਬਾਹਰ ਨਿਕਲ ਜਾਣ ਲਈ ਕਹਿੰਦਾ ਹੈ। ਜਦੋਂ ਉਹ ਨਹੀਂ ਨਿਕਲਦਾ ਤਾਂ ਮਾਮਲਾ ਹੱਥੋ-ਪਾਈ ਤੱਕ ਪੁੱਜ ਜਾਂਦਾ ਹੈ ਤੇ ਦੋਵੇਂ ਇੱਕ-ਦੂਜੇ ਵੱਲ ਘੂਰਦੇ ਬਾਹਰ ਨਿਕਲ ਜਾਂਦੇ ਹਨ ਸੂਤਰਧਾਰ ਇਸਨੂੰ ਪੀੜ੍ਹੀਆਂ ਦਾ ਤਕਰਾਰ ਆਖਦਾ ਹੈ। ਕੁਰਸੀ ਉੱਪਰ ਬੈਠਾ ਪਿਤਾ ਚਾਹੁੰਦਾ ਹੈ ਕਿ ਜਿੰਦਗੀ ਇੱਕ ਚਾਲ ਚੱਲਦੀ ਰਹੇ ਤੇ ਸਥਾਪਤੀ ਦਸਤੂਰ ਅੱਗੇ ਚੁੱਕਦੀ ਰਹੇ ਪਰ ਸੜਕ ਉੱਪਰ ਆਏ ਨੂੰ ਇਹ ਮਨਜ਼ੂਰ ਨਹੀਂ ਇਹਨੇਂ ਨੂੰ ਪਿਤਾ ਅਤੇ ਪੁੱਤਰ ਰੰਗ- ਮੰਚ ਉੱਤੇ ਆਉਂਦੇ ਹਨ ਦੋਵੇਂ ਹੁਣ ਪਹਿਲੇ ਦ੍ਰਿਸ਼ ਵਾਲੇ ਘਰ ਵਿੱਚ ਹਨ l ਪਿਤਾ ਸਮਝਦਾ ਹੈ ਕਿ ਉਸਦਾ ਹੱਕ ਹੈ ਕਿ ਉਹ ਪੁੱਤਰ ਨੂੰ ਸਮਝਾਵੇ। ਪਰ ਬਾਲਗ ਪੁੱਤਰ ਸਮਝਦਾ ਹੈ ਕਿ ਉਹ ਜ਼ਿੰਦਗੀ ਨੂੰ ਵੱਧ ਜਾਣਦਾ ਹੈ ਪਿਤਾ ਉਸਨੂੰ ਪੁੱਛਦਾ ਹੈ ਕਿ ਉਸਨੂੰ ਕੁਰਸੀ ਉੱਪਰ interview ਲੈ ਰਹੇ ਵਿਅਕਤੀ ਨਾਲ ਝਗੜਾ ਕਰਨ ਦੀ ਕੀ ਜ਼ਰੂਰਤ ਸੀ। ਪੁੱਤਰ ਕਹਿੰਦਾ ਹੈ ਕਿ ਉਸਦਾ ਕੀ ਹੱਕ ਬਣਦਾ ਸੀ ਕਿ ਉਹ ਉਸਦੇ ਮੂੰਹ ਉੱਤੇ ਕਹੇ ਕਿ ਉਸਨੂੰ ਨੌਕਰੀ ਨਹੀਂ ਮਿਲ ਸਕਦੀ ਪਿਤਾ ਕਹਿੰਦਾ ਹੈ ਕਿ ਉਸਨੂੰ ਆਪਣੀ ਕੁਰਸੀ ਬਚਾਉਣ ਲਈ ਅਜਿਹਾ ਕਰਨਾ ਪੈਣਾ ਸੀ।

ਪੁੱਤਰ ਦੱਸਦਾ ਹੈ ਕਿ ਉਸਨੂੰ ਪਤਾ ਹੈ ਕਿ ਉਸ ਵਿਅਕਤੀ ਨੇ ਉਸ ਵਿਰੁੱਧ police ਕੋਲ report ਲਿਖਾ ਦਿੱਤੀ ਹੈ ਅਹ ਕਿ ਉਸਨੇ ਦਫਤਰ ਵਿੱਚ duty ਦੇ ਰਹੇ ਬੰਦੇ ਦੀ ਬੇਜ਼ਤੀ ਕੀਤੀ ਹੈ। ਪਰ ਉਹ ਮੁਕੱਦਮੇ ਅਤੇ ਜੇਲ ਤੋਂ ਨਹੀਂ ਘਬਰਾਉਂਦਾ ਉਹ ਕਹਿੰਦਾ ਹੈ ਕਿ ਉਸਨੂੰ ਜੇਕਰ ਪੁੱਤਰ ਦਾ ਖਿਆਲ ਹੁੰਦਾ ਤਾਂ ਉਸਨੂੰ ਇਕੱਲੀ ਪੜ੍ਹਾਈ ਕਰਾਉਣ ਦੀ ਥਾਂ ਉਹ ਲੜਾਈ ਲੜਦਾ ਜਿਹੜੀ ਹੁਣ ਉਸਨੂੰ ਲੜਨੀ ਪੈ ਰਹੀ ਹੈ। ਜਿਹੜੀ ਬੁਜ਼ਦਿਲੀ ਉਹਨਾਂ ਨੇ ਅਤੇ ਉਹਨਾਂ ਦੀ ਪੀੜ੍ਹੀ ਨੇ ਵਿਖਾਈ ਹੈ, ਉਸਦਾ ਨਤੀਜਾ ਉਹ ਤੇ ਉਸਦੀ ਪੀੜ੍ਹੀ ਭੋਗ ਰਹੇ ਹਨ ਪਰ ਉਹ ਸਭ ਕੁੱਝ ਚੁੱਪ ਕਰਕੇ ਬਰਦਾਸ਼ ਨਹੀਂ ਕਰਨਗੇ ਉਹ ਕਹਿੰਦਾ ਹੈ ਕਿ ਬੇਸ਼ੱਕ ਉਸਦਾ ਪਿਤਾ ਵੀ ਇੱਕ ਜਿੰਮੇਵਾਰ ਕੁਰਸੀ ਉੱਤੇ ਬੈਠਦਾ ਹੈ ਪਰ ਜੇਕਰ ਉਹ ਕੋਈ ਗਲਤੀ ਕਰੇ ਤੇ ਉਸ ਵਰਗਾ ਕੋਈ ਨੌਜਵਾਨ ਉਸਦੀ ਪੱਗ ਨੂੰ ਹੱਥ ਪਾਵੇ ਤਾਂ ਉਹ ਉਸਨੂੰ ਸ਼ਾਬਾਸ਼ ਦੇਵੇਗਾ। ਪਿਤਾ ਕਹਿੰਦਾ ਹੈ ਕਿ ਜੇਕਰ ਉਹ ਇਸੇ ਤਰ੍ਹਾਂ ਰਾਜ਼ੀ ਹੈ ਤਾਂ ਠੀਕ ਹੈ ਪਰ ਹੁਣ ਥਾਣੇ ਚੱਲੇ ਕਿਉਂਕਿ ਉਸਨੇ ਉਸ ਵਿਅਕਤੀ ਦੀ report ਤੇ ਘਰ ਆਏ ਥਾਣੇਦਾਰ ਨੂੰ ਕਿਹਾ ਹੈ ਕਿ ਉਹ ਉਸਨੂੰ ਆਪ ਲੈ ਕੇ ਥਾਣੇ ਆਵੇਗਾ।

ਉਸਨੇ ਆਪਣੇ ਬਚਾ ਲਈ ਕੁੱਝ ਕਹਿਣਾ ਤਾਂ ਹੈ ਪਰ ਵਕੀਲ ਨਹੀਂ ਕਰਨਾ ਕਿਉਂਕਿ ਅਹ ਉਹ ਉਸਨੂੰ ਝੂਠ ਬੋਲਣ ਲਈ ਕਹੇਗਾ ਪਰ ਉਹ ਝੂਠ ਬੋਲੇਗਾ ਨਹੀਂ। ਉਹ ਕਹਿੰਦਾ ਹੈ ਕਿ ਇੱਥੇ ਇਨਸਾਫ਼ ਗਵਾਈਆਂ ਦੇ ਆਧਾਰ ਤੇ ਹੁੰਦਾ ਹੈ। ਗਵਾਈਆਂ ਆਮ ਕਰਕੇ ਝੂਠੀਆਂ ਹੁੰਦੀਆਂ ਹਨ ਤੇ ਉਹਨਾਂ ਦੇ ਝੂਠ ਨੂੰ ਪਵਿੱਤਰ ਬਣਾਉਣ ਲਈ ਧਰਮ, ਗ੍ਰੰਥਾਂ ਨੂੰ ਵਿੱਚ ਲਿਆ ਕੇ ਕਸਮਾਂ ਚੁਕਾਈ ਜਾਂਦੀ ਹੈ।

ਉਹ ਕਹਿੰਦਾ ਹੈ ਕਿ ਉਹਨਾਂ ਦੀ ਪੀੜ੍ਹੀ ਚਾਹੁੰਦੀ ਹੈ ਕਿ ਹਰ ਇੱਕ ਚੀਜ਼ ਨੂੰ ਸਹੀ ਪਰਿਪੇਖ ਵਿੱਚ ਦੇਖੀਏ ਦਮ ਤੇ ਸ਼ਿਕਾਰ ਨਾ ਹੋਈਏ। ਪਿਤਾ ਵੱਲੋਂ ਮੁਕੱਦਮੇ ਬਾਰੇ ਪੁੱਛਣ ਤੇ ਉਹ interview ਵਾਲੀ ਸਾਰੀ ਘਟਨਾ ਸੁਣਾਉਂਦਾ ਹੈ। ਪਿਤਾ ਕਹਿੰਦਾ ਹੈ ਕਿ ਜੇਕਰ ਆਦਮੀ ਦੀ ਪੱਗ ਲਹਿ ਜਾਵੇ ਤੇ ਮਿੱਟੀ ਵਿੱਚ ਰੁਲ ਜਾਵੇ ਤਾਂ ਉਹ ਉਸਦਾ ਕਤਲ ਕਰਨ ਦੇ ਬਰਾਬਰ ਹੁੰਦਾ ਹੈ। ਪੁੱਤਰ ਕਹਿੰਦਾ ਹੈ ਕਿ ਅਜਿਹਾ ਅਣਖ ਵਾਲੇ ਬੰਦੇ ਦੀ ਸੂਰਤ ਵਿੱਚ ਹੁੰਦਾ ਹੈ ਉਹ ਕਹਿੰਦਾ ਹੈ ਕਿ ਸਮਾਂ ਆ ਗਿਆ ਹੈ ਕਿ ਉਸ ਵਰਗੇ ਜਿਹੜੇ ਕੁਰਸੀਆਂ ਉੱਤੇ ਬੈਠੇ ਹੁੰਦੇ ਹਨ ਉਹ ਕਟਹਿਰੇ ਵਿੱਚ ਖੜੇ ਕੀਤੇ ਜਾਣ ਤੇ ਜਿਹੜੇ ਕਟਹਿਰੇ ਵਿੱਚ ਖੜੇ ਹਨ ਉਹ ਉਹਨਾਂ ਸੰਬੰਧੀ ਆਪਣਾ ਫੈਸਲਾ ਸੁਣਾਉਣ ਕਿਉਂਕਿ ਦੇਸ਼ ਵਿੱਚ ਜਿੰਨ੍ਹੇ ਅਪਰਾਧ ਹੋ ਰਹੇ ਹਨ ਉਹਨਾਂ ਦੇ ਜ਼ਿੰਮੇਵਾਰ ਕੁਰਸੀਆਂ ਉੱਤੇ ਬੈਠੇ ਲੋਕ ਹਨ। ਉਹ ਕਹਿੰਦਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਇਸ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ ਕਿ ਉਹਨਾਂ ਕੋਲ ਵਿਦਰੋਹ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ। ਉਹ ਇੱਕ ਕਵੀ ਦੀ ਕਵਿਤਾ ਦਾ ਹਵਾਲਾ ਦੇ ਕੇ ਕਹਿੰਦਾ ਹੈ ਕਿ ਜੇਕਰ ਰੁੱਖਾਂ ਨੂੰ ਲਗਾਤਾਰ ਛਾਂਗਿਆ ਜਾਵੇ ਅਹ ਤਾਂ ਆਉਂਦੇ ਵਰ੍ਹਿਆਂ ਵਿੱਚ ਉਹਨਾਂ ਤੋਂ ਛਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਉਹ ਹੌਲੀ-ਹੌਲੀ ਸੁੱਕ ਕੇ ਬਾਲਣ ਬਣ ਜਾਂਦੇ ਹਨ। ਤੇ ਉਹਨਾਂ ਵਿੱਚ ਜਿਹੜੀ ਅੱਗ ਹੁੰਦੀ ਹੈ ਉਹ ਬਾਹਰ ਵੱਲ ਭੱਜਦੀ ਹੈ ਪਿਤਾ ਉਸਨੂੰ ਭਰੀ ਅਦਾਲਤ ਵਿੱਚ ਆਪਣਾ ਕਸੂਰ ਮੰਨਣ ਕਰਕੇ ਇੱਕ ਸਾਲ ਕੈਦ ਦੀ ਸਜ਼ਾ ਸੁਣਾਉਂਦਾ ਹੈ। ਸੂਤਰਧਾਰ ਦੱਸਦਾ ਹੈ ਕਿ ਪਿਤਾ ਪੁੱਤਰ ਨੂੰ ਜੇਲ ਵਿੱਚ ਮਿਲਣ ਆਉਂਦਾ ਹੈ। ਦੋਹਾਂ ਵਿਚਕਾਰ ਸੀਖਾਂ ਦੀ ਦੀਵਾਰ ਹੈ। ਪੁੱਤਰ ਨੂੰ ਪਿਤਾ ਕਮਜ਼ੋਰ ਹੋਇਆ ਜਪਦਾ ਹੈ ਤੇ ਉਹ ਉਸਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਉਹ ਵੀ ਆਪਣੀ ਸਿਹਤ ਦਾ ਧਿਆਨ ਰੱਖਦਾ ਹੈ। ਪੁੱਤਰ ਦੇ ਪੁੱਛਣ ਤੇ।

Hello Hello ਕੀ ਹਾਲ ਬੀਬੀ? ਠੀਕ ਹਾਂ ਪੁੱਤ, ਆਪਣਾ ਸੁਣਾ ਤੂੰ। ਹਾਂ ਵਧੀਆ ਹੋਰ ਹੋਰ ਸਾਰੇ ਠੀਕ ਠਾਕ ਆ, ਤੂੰ ਸੁਣਾ ਆਪਣਾ। ਵਧੀਆ ਭਾਪਾ ਚਲੇ ਗਿਆ ਵਾ? ਆਹੋ ਉਹ ਚਲੇ ਗਿਆ ਹੁਣ ਘਰ ਨੂੰ। ਭਾਪੇ ਭਾਪੇ ਦਾ ਜੀਅ ਨੀ ਲੱਗਣਡਿਆ। ਆਹੋ ਨਹੀਂ ਨਾ ਜੀਅ ਲੱਗਦਾ ਫਿਰ ਆਹੋ ਫਿਰ ਨਾ ਭਾਪਾ ਆ ਗਿਆ ਬੀਬੀ ਮਗਰੇ ਹੀ ਹਾਂ ਮਗਰ ਆਇਆ ਸੀ ਤੇ ਹਮ ਅੱਛਾ ਹੋਣਾ ਕਿੰਨਾ ਕੁ time ਲਾਉਣਾ ਹਜੇ

ਮਗਰ ਹੀ ਕੋਈ ਕੋਈ ਕੋਈ ਆਉਂਦਾ ਹਰ ਥੋੜ੍ਹਾ ਆਉਂਦਾ ਆਹੋ ਆਹ ਤਾਂ ਗੱਲ ਹੈ ਜਿਹਨਾਂ ਜਿਹਨਾਂ ਦਾ ਵੱਧ ਪਿਆਰ ਹੋਵੇ ਨਹੀਂ

ਉਹ ਤੇ ਦੁਪਹਿਰ ਦਾ ਆਖਣਡਿਆ ਸੀ ਤੂੰ ਤਾਂ ਫੇਰੇ ਮਾਰ ਮਾਰ ਕੇ ਥੱਕ ਹੀ ਜਾਣਾ, ਇਸ ਤਰ੍ਹਾਂ ਹੀ ਥੱਕ ਜਾਣਾ ਵਾਂ ਤੂੰ। ਅੱਛਾ ਅੱਛਾ ਉਹਨਾਂ ਨੂੰ ਬੀਬੀ ਨੂੰ ਆਹੋ ਕਹਿੰਦਾ ਤੂੰ ਤਾਂ ਥੱਕ ਹੀ ਜਾਂਦੀ ਹੈ ਫੇਰੇ ਮਾਰ ਮਾਰ ਕੇ ਹੀ। ਅੱਛਾ। ਹਾਂ ਮੈਂ ਕਿਹਾ ਫੇਰੇ ਮਾਰਨੇ ਪੈਂਦੇ ਹੈ ਤੇ ਕੀ ਕਰੀਏ ਫਿਰ। ਆਹੋ ਆਹ ਤਾਂ ਹੈ ਹੋਰ।

ਫਿਰ ਮੁੜਕੇ ਇੱਧਰ ਆਏ ਉਹ ਉਹਦੀ ਫਿਰ ਵੀ ਗੱਲ ਬਣੀ ਕਹਿੰਦੀ ਪੈਸੇ ਹੈ ਨੀ ਵਿੱਚ phone ਚ ਆਹੋ ਉਹਨਾਂ ਦੇ phone ਚ ਖਰੇ net ਹੈ ਨੀ ਕਹਿਣਡੀ ਪੈਸੇ ਹੈ ਨੀ ਸੀ net ਤਾਂ ਹੈਗਾ ਸੀ ਪੈਸੇ ਹੈ ਨੀ ਸੀ

ਉਹਨੇ ਆਪੇ ਪਾ ਦੇਣੇ ਆਂ ਹੈਂ

ਉਹ ਉੱਥੋਂ ਹੀ ਪਵਾ ਕੇ ਦਿੰਦੀ ਹੈ ਜਦੋਂ ਉਹਨੇ ਆਖਣਾ ਉਦੋਂ ਉਦੋਂ ਹੀ ਉਹਨੇ ਪਵਾ ਦੇਣੇ ਜਦੋਂ ਮੰਗਣੇ ਹੈ। ਆਹੋ ਨਹੀਂ ਪਵਾ ਦਿੰਦੀ ਇੱਕ ਦਿਨ ਜਿੱਦਣ ਨਾਮ ਜਿਹਾ ਨੀ ਉਹਨੇ ਘਰੇ

ਜਿੱਦਣ ਕਹਿੰਦੇ ਪਹਿਲੋਂ ਮਸ਼ੀਨ ਨਿਕਲੀ ਹੈਗੀ ਤੇ ਪੈਸੇ ਦੇ ਦੇਵਾਂਗੇ ਇਹਨਾਂ ਨੂੰ ਤੇਰਾ ਤੇਰਾਂ ਸੌ ਰੁਪਇਆ ਫਿਰ ਕਹਿਣਡਿਆ ਸੀ

ਜਿਹੜੀ ਸੱਤ ਸੌ ਰੁਪਏ ਦੀ ਤਾਂ ਇੱਕ ਪੁੱਟੀ ਉਹਦੇ ਤੇ ਨੀਲੀ ਘੜੀ ਇਕੱਲੀ ਆਹੋ ਉਹ ਸਾਡੇ ਮੁੰਡੇ ਨੇ ਵੀ ਪੁੱਟੀ ਸੀ ਤੇ ਉਹਦੇ ਉਹ ਉਹ ਨਿਕਲਿਆ ਸੀ ਉਹ ਚੁੱਲੇ ਨਿਕਲੇ ਸੀ ਤਿੰਨਾਂ ਤਿੰਨਾਂ ਚੁੱਲਿਆਂ ਵਾਲਾ ਉਹ ਨਿਕਲਿਆ ਸੀ